ਇਸ ਫੋਟੋ ਵਿੱਚ ਸਾਹਮਣੇ ਬਹੁਤ ਸਾਰੀਆਂ ਅਲਮੀਰਾ ਦਿਖਾਈ ਦੇ ਰਹੀਆਂ ਹਨ।

ਅਤੇ ਸਾਹਮਣੇ ਇੱਕ ਟੇਬਲ ਲੱਗਿਆ ਹੋਇਆ ਐ ਉੱਪਰ ਅ ਕੁਛ ਬਾਉੱਲਸ ਪਈਆਂ ਹੋਈਆਂ ਹਨ।

ਆ ਗਰੀਨ ਮੈਟਲ ਲੱਗੇ ਹੋਏ ਦਿਖਾਈ ਦੇ ਰਹੇ ਹਨ ਸਾਹਮਣੇ ਕੁਛ ਲੱਗੇ ਹੋਏ ਹਨ ਬੋਰਡ ਲੱਗੇ ਹੋਏ ਹਨ ਤੇ ਕੁਛ ਪੌਦੇ ਲੱਗੇ ਦਿਖਾਈ ਦੇ ਰਹੇ ਹਨ।

ਅਤੇ ਉਪਰ ਡ੍ਰਾਵੇਰ ਬਣੇ ਹੋਏ ਹਨ ਲਾਕ ਬਣੇ ਹੋਏ ਲਾਕਰ ਬਣੇ ਹੋਏ ਹਨ ਹੈਂਡਲ ਲੱਗੇ ਹੋਏ ਹਨ ਇੱਕ ਪੱਤੀ ਪਈ ਹੋਈ ਹੈ ਸਟੀਲ ਦੀ।

ਇਸ ਫੋਟੋ ਵਿੱਚ ਇੱਕ ਮੋਰ ਦੀ ਦੇ ਰਿਹਾ ਹੈ ਅਤੇ ਉਹ ਪੰਖ ਖਿਲਾਰ ਕੇ ਬੈਠੇ ਹੋਏ ਨਜ਼ਰ ਆ ਰਹੇ ਨੇ।

ਇਕ ਫੋਟੋ ਵਿੱਚ ਇੱਕ।

ਅਤੇ ਸਾਹਮਣੇ ਕੁਛ ਇਕ ਮੋਟਰਸਾਈਕਲ ਲੱਗਿਆ ਵੀ ਨਜ਼ਰ ਆ ਰਿਹਾ ਹੈ ਅਤੇ ਬਹੁਤ ਸਾਰੇ ਹੋਰ ਸਮਾਨ ਦਿਖਾਈ ਦੇ ਰਹੇ।

ਇਹ ਤਸਵੀਰ ਵਿੱਚ ਸਾਹਮਣੇ ਬਹੁਤ ਸਾਰੇ ਦਰਖਤ ਦਿਖਾਈ ਦੇ ਰਹੇ ਹਨ ਨਜ਼ਰ ਆ ਰਹੇ ਹਨ।

ਅਤੇ ਸਾਹਮਣੇ ਵਰਿੰਦਾਵਨ ਵਿਖੇ ਹੋਇਆ ਹੈ ਅਤੇ ਉੱਪਰ ਖੋਲਣ ਲੱਗੇ ਹੋਏ ਹਨ ਹਾਰ ਗਏ ਹੋਏ ਹਨ।

ਸਾਹਮਣੇ ਇੱਕ ਫੋਟੋ ਹੋਈ ਇਕ ਚੁਲਾ ਇਕ ਗਰਾਊਂਡ ਖੁੱਲਾ--

ਇਸ ਵਿੱਚ ਇੱਕ ਦਰਵਾਜਾ ਲੱਗਿਆ ਹੋਇਆ ਹੈ ਇੱਕ ਲਾਈਟ ਲੱਗੀ ਹੋਈ ਹੈ ਕੁਛ ਪਾਈਪ ਨਜ਼ਰ ਆ ਰਹੇ ਹਨ ਕੁਝ ਚਾਨਣੀਆਂ ਨਜ਼ਰ--

ਅਤੇ ਸਾਹਮਣੇ ਕੁਛ ਗਾਰਡਨ ਹੈ ਕੁਛ ਹਰੀਯਾਲੀ ਘਾਯ ਲੱਗੀ ਹੋਈ ਹੈ ਇੱਕ ਲੱਕੜ ਲੱਗੀ ਹੋਈ ਹੈ।